ਬ੍ਰੈਡ ਦੀ ਇਕ ਦੂਸਰੀ ਟਿੱਕੀ ਆ ਔਰ ਸੇਲਡ ਆ ਇਕ ਪਨੀਰ ਆ ਪਨੀਰ ਦਾ ਪੀਸ ਆ ਇਕ ਦੋ ਚਮਚ ਪਏ ਹੋਏ ਆ।

ਨੇ ਰੈੱਡ ਪਾਇਆ ਓਹਨੇ ਰੈੱਡ ਕਲਰ ਦੀ ਜੈਕੇਟ ਪਾਈ ਐ ਕੀਨ ਪਾਇ ਆ।

ਦੋ ਜਿਹੜੇ ਆ ਜੈਂਟਸ ਜਾਂਦੇ ਪਏ ਆ ਇੱਕ ਨੇ ਯੈਲੋ ਕਲਰ ਦੀ ਟੀ-ਸ਼ਰਟ ਪਾਈ ਆ ਇੱਕ ਨੇ ਬਲੈਕ ਪਾਈ --

ਇਹਦੇ ਵਿੱਚ ਵਾਈਟ ਕਲਰ ਦੀ ਸ਼ੈਲਫ ਬਣੀ ਹੋਈ ਆ ਵਾਈਟ ਕਲਰ ਦੀ ਕੰਧ ਆ।

ਇਧੇ ਵਿਚ ਜੇੜਾ ਹੈ ਹੀਲਸ ਪਈਆਂ ਹੋਈਆਂ ਆ ਕਾਫੀ ਕਲਰ ਦੀਆਂ ਬਲੈਕ ਕਲਰ ਦੀਆਂ ਪਿੰਕ ਕਲਰ ਦੀਆਂ--

ਤੇ ਇਦੇ ਅੰਦਰ ਨੀਚੇ ਗਰਾਊਂਡ ਫਲੋਰ ਤੇ ਕਾਫੀ ਦੁਕਾਨਾਂ ਆ ਜਾਂ ਮਿਠਿਆਈ ਦੀ ਦੁਕਾਨ ਆ ਹੋਰ ਵੀ ਕਾਫੀ ਸਾਰੀਆਂ ਦੁਕਾਨਾਂ --

ਇੱਕ ਵੈਨ ਖੜੀ ਆ ਵਾਈਟ ਕਲਰ ਦੀ ਇਹਦਾ ਨੰਬਰ ਹੈਗਾ ਪੀ_ਬੀ ਜ਼ੀਰੋ ਏਟ ਡੀ_ਝੀ ।

ਆ ਫਾਰਮ ਪੂਰੀ ਮਿੱਟੀ ਮਿੱਟੀ ਹੋਈ ਪਈ ਆ।

ਪਰ ਜਿਹੜਾ ਇਹ ਆ ਸ਼ੈਡ ਲੱਗਾ ਹੋਇਆ ਵਾਈਟ ਕਲਰ ਦਾ।

ਇਹਦੇ ਲੇਫ਼੍ਟ ਤੇ ਰਾਇਟ ਦੋਨੋਂ ਸਾਈਡਾਂ ਦੇ ਪਹਾੜ ਆਂ ਚੱਟਾਨਾਂ ਆਂ ਗ੍ਰੇਯ ਕਲਰ ਦੀਆਂ।

ਤੇ ਜਮੀਨ ਤੇ ਵੀ ਕਾਫੀ ਨਾ ਛੋਟੇ-ਛੋਟੇ ਪੌਧੇ ਲੱਗੇ ਹੋਏਆ।

ਤੇ ਰਾਤ ਦਾ ਟਾਈਮ ਸਾਹਮਣੇ ਇੱਕ ਕਮਰਾ ਬਣਿਆ ਹੋਇਆ ਹੈ ਵ੍ਹਾਈਟ ਕਲਰ --

ਅੰਦਰ ਇਹਦੇ ਚੇਅਰਸ ਲੱਗੀਆਂ ਹੋਈਆਂ ਟੇਬਲ ਲੱਗਿਆ ਹੋਇਆ ਵਾ।

ਇਹ ਇੱਕ ਯੂਨੀਵਰਸਿਟੀ ਆ ਤੇ ਇਹਦਾ ਬਿਲਡਿੰਗ ਦਾ ਕਲਰ ਹੈਗਾ ਆ ਵਾਈਟ ਕਲਰ ।

ਇਹ ਬਾਰੀਆਂ ਗਲਾਸ ਦਿਆਂ ਬਣਿਆ ਹੈ ਬਲੂ ਕਲਰ ਦੇ ਵਿੱਚ।